ਛੋਟੇ-ਛੋਟੇ ਬੂਟੇ ਅਤੇ ਇੱਕ ਨਵਾਂ ਬਣ ਰਿਹਾ ਪਾਰਕ ਜਿਸ ਵਿੱਚ ਵਿਅਕਤੀ ਕੰਮ ਕਰਦਾ ਨਜ਼ਰ ਆਉ --

ਸਾਈਡ ਤੇ ਇੱਕ ਚਿੱਟਾ ਤੇ ਬਰਾਉਨ ਗੇਟ ਸਾਈਡ ਤੇ ਵਾਲ ਪੇਪਰ ।

ਇਸ ਫੋਟੋ ਵਿੱਚ ਪੱਕੀ ਸੜਕ ਸਾਹਮਣੇ ਐਕਟੀਵਾ ਬਾਈਕ ਅਤੇ ਕੱਚ ਦੇ ਕੈਮ ਲਈ ਦੁਕਾਨ।

ਜਾਂਦਾ ਹੋਇਆ ਨਜ਼ਰ ਆਓ ਉਪਰ ਬਿਜਲੀ ਦੀਆਂ ਤਾਰਾ ਬਿਜਲੀ ਦੇ ਖੰਬੇ ਹਰੇ ਦਰਖਤ ਅਤੇ ਗੁਲਾਬੀ ਰੰਗ ਦੀ ਇਮਾਰਤ--

ਜੋ ਬੈਡ ਹਨ ਜੋ ਚਿੱਟੇ ਰੰਗ ਦੇ ਹਨ ਤੇ ਇਸ ਉੱਪਰ ਨੀਲੇ ਰੰਗ ਦੇ ਗੱਦੇ ਲੱਗੇ ਹਨ ਅਤੇ ਨੀਲੇ ਰੰਗ ਦੇ ਪਰਦੇ ਇੱਕ ਏਸੀ --

ਇਸ ਫੋਟੋ ਵਿੱਚ ਇੱਕ ਨਵੀਂ ਇਮਾਰਤ ਬਣ ਰਹੀ ਜਿਸ ਵਿੱਚ ਇੱਟਾਂ ਦੀ ਚਨਾਈ ਅਤੇ ਇਸ ਤੋਂ ਇਲਾਵਾ ਚਿੱਟੇ ਰੰਗ ਦੀਆਂ ਬੈਰਿੰਗ ਦੀਆਂ ਪਾਈਪਾਂ --

ਇਸ ਫੋਟੋ ਵਿੱਚ ਇੱਕ ਕੱਚੇ ਗਲੀ ਦਿਖਾਈ ਦੇ ਰਹੀ ਜਿਸ ਦੀ ਇੱਕ ਕੰਧ ਕੰਧ ਦੇ ਨਾਲ ਬਰਾਉਨ ਤੇ ਚਿੱਟੇ ਰੰਗ ਦਾ--

ਇਸ ਫੋਟੋ ਵਿੱਚ ਚਿੱਟੇ ਰੰਗ ਦੀਆਂ ਗੱਡੀਆਂ ਜੋ ਕਿ ਦੋ ਸਾਈਡ ਤੇ ਲੱਗੀਆਂ ਹੋਈਆਂ ਦਿਖਾਈ ਦੇ ਵਿੱਚ ਪੀਲੇ ਰੰਗ ਦੀ --

ਚਟਾਈ ਵਿੱਛੀ ਬੈਕ ਸਾਈਡ ਤੇ ਇੱਕ ਸ਼ੀਟ ਲਗੀ ਦੀ ਜਿਸ ਉੱਪਰ ਲਿਖਿਆ ਹੋਇਆ ਫਰਸ਼ ਕਾਲੇ ਰੰਗ ਦੀਆਂ ਲਾਈਨਾ ਅਤੇ ਸਾਹਮਣੇ ਚਿੱਟੇ ਤੇ ਕਾਲੇ ਰੰਗ ਦੀ ਡਾਂਸ ਸਟੇਜ ਵੀ ਹੈ।

ਨੀਲੇ ਅਤੇ ਗੁਲਾਬੀ ਰੰਗ ਦੀ ਸ਼ੀਟ ਵਿਛੀ ਹੈ ਸਾਹਮਣੇ ਬਹੁਤ ਸਾਰੀਆਂ ਸ਼ੀਟਾਂ ਪਈਆਂ ਉੱਪਰ ਲੋਕ ਬੈਠੇ ਹਨ ਤੇ ਇੱਕ ਪਾਸੇ ਬਿਜਲੀ ਦਾ ਖੰਭਾ ਤੇ ਹਰੇ ਦਰੱਖਤ ਨਜ਼ਰ ਆ ਰਹੇ--